ਹੁਣ ਤਾਂ ਓਹਨਾ ਨੇ ਬੜੀ ਕਰ ਦਿੱਤੀਆਂ ਨੇ ਅਹ ਬੜੀ ਤਰੱਕੀਆਂ ਕਰ ਦਿੱਤੀਆ।

ਹਾਂਜੀ ਮੈਂ ਸੋਚਿਆ ਸੀ ਇਸਕਾਨ ਮੰਦਿਰ ਵੀ ਹੈਗਾ ਆ। ਹਾਂ ਓਥੇ ਇਸਕਾਨ ਮੰਦਿਰ ਵੀ ਹੈਗਾ ਆ ਓਹਨੂੰ ਬਲਰਾਮ ਮੰਦਿਰ ਕਹਿੰਦੇ ਨੇ। ਹਾਂ ਓਥੇ ਮੰਦਿਰ ਵੀ ਹੈਗਾ ਵਾ ਹਾਂ ਓਥੇ ਬੜਾ ਅੰਗਰੇਜਾਂ ਦਾ ਮੰਦਿਰ ਜਾ ਇਸਕਾਨ ਮੰਦਿਰ ਕਹਿੰਦੇ ਨੇ ਓਥੇ ਵੀ ਬੜਾ ਰੱਸ ਹੁੰਦਾ ਵ ਬੜਾ ਰੱਸ ਹੁੰਦਾ ਸ਼ਾਮੀ ਤਾਂ ਓਥੇ ਓਥੇ ਦੀ ਆਰਤੀ ਦੇਖਣ ਵਾਲੀ ਹੁੰਦੀ ਹੈ।

ਓਥੇ ਮੂਰਤੀਆਂ ਆਉਂ ਲਗਦੀਆਂ ਜਿਸਤਰਾਂ ਕਿ ਅਸਲੀ ਪ੍ਰਭੂ ਪਾਲ ਜੀ ਬੈਠੇ ਹੋਏ ਨੇ।

ਇਸਤਰਾਂ ਦੀ ਮੂਰਤੀ ਹੈਗੀ ਆ ਪਾਲ ਜੀ ਦੀ ਪਾਲ ਜੀ ਦਾ ਓਥੇ ਸਾਰ ਬਣਿਆ ਹੋਇਆ ਨਾ ਓਥੇ ਓਹਨਾ ਦਾ, ਜਿਸਤਰਾਂ ਕਰਦੇ ਹੁੰਦੇ ਸੀ ਅਹ ਪਾਠ ਕਰਦੇ ਹੁੰਦੇ ਸੀ ਭਗਵਤ ਦਾ ਯੇਹ ਵੋ ਸਭ ਉਸਤੋਂ ਓਥੇ ਬਣਿਆ ਹੋਇਆ ਵਾ।

ਹਾਂ ਹਾਂ ਪ੍ਰੇਮ ਮੰਦਿਰ ਉਹ ਰਾਤੀ ਦੇਖਣ ਵਾਲਾ ਹੁੰਦਾ ਵਾ ਪ੍ਰੇਮ ਮੰਦਿਰ ਸਵੇਰੇ, ਰਾਤ ਵੇਲੇ ਕੀ ਹੁੰਦਾ ਓਥੇ? ਰਾਤ ਵੇਲੇ ਇਹ ਹੁੰਦਾ ਓਥੇ lighting ਬੜੀ ਵਧੀਆ ਹੈਗੀ ਆ ਤੇ ਓਥੇ ਓਥੇ ਦਾ ਸਾਰਾ ਨਜਾਰਾ ਬੜਾ ਵਧੀਆ ਦੇਖਣ ਵਾਲਾ ਹੈਗਾ ਵਾ, ਲੋਕੀ ਸ਼ਾਮੀ ਛੇ ਵਜੇ ਹੀ ਓਥੇ lines ਚ ਲੱਗ ਜਾਂਦੇ ਆ ਰਾਤੀ ਓਥੇ ਦੇਖਣ ਵਾਸਤੇ। ਕੀ ਸਾਡੀ ਇਹਨਾਂ ਜਾਣ ਦੇਣ ਬੜਾ ਵੱਡਾ ਪ੍ਰੇਮ ਮੰਦਿਰ ਹੈਗਾ ਵਾ।

ਹਾਂ, ਬਹੁਤ ਵਧੀਆ ਨਜਾਰਾ ਦੇਖਣ ਵਾਲਾ ਹੈਗਾ ਓਥੇ ਮਾਤਾ ਵੈਸ਼ਨੋ ਦੇਵੀ ਦਾ ਵੀ ਇੱਕ ਮੰਦਿਰ ਹੈਗਾ ਵਾ।

ਅੱਛਾ ਤੇ ਕਾਫੀ ਜਗਮਗ ਰਹਿੰਦੀ ਹੋਣੀ। ਹਾਂ ਕਾਫੀ ਜਗਮੱਗ ਹੁੰਦੀ ਮੰਦਿਰ ਤਾ ਕਾਫੀ ਜਗਮਗ ਜਗਮਗ ਰਹਿੰਦੀ ਹੈ ਹਮ ਓਥੇ ਰੱਛ ਹੋਣ ਦੇ ਬਾਵਜੂਦ ਵੀ ਬੜੇ ਓਥੇ traffic ਦੇ rule ਬੜੇ ਹੈਗੇ ਆ। ਹਾਂ।

ਓਥੇ ਖਾਣ ਪਾਣ ਦਾ ਕਿ system ਹੈਗਾ? ਖਾਣ ਪਾਉਣ ਦਾ ਤੁਹਾਨੂੰ ਤੁਸੀਂ hotels ਚ ਖਾਓ ਬੇਸ਼ਕ ਹੈਂ hotels ਚ ਖਾ ਲੋ ਬੇਸ਼ਕ ਓਥੇ। Restaurants ਦਾ ਵਿਚ ਖਾਲੋ ਤੁਸੀਂ, ਹੈਂ ਤੇ ਜਿਥੇ ਮਰਜੀ ਤੁਸੀਂ ਖਲੋ ਆਰਾਮ ਦੇ ਨਾਲ ਸਭ ਕੁਝ ਇਥੇ ਤੱਕ ਕਿ ਭੰਡਾਰਿਆਂ ਦੇ ਵਿਚ ਵੀ ਲੰਗਰ ਦੇ ਵਿਚ ਵੀ ਮਿਲਦਾ ਵਾ ਓਥੇ। ਖਾਣ ਪੀਣ ਦੀ ਓਥੇ ਬੜੀ ਬੜੀ ਮੌਜ ਹੈਗੀ ਆ।

ਹਾਂ ਲੰਗਰ ਰੋਜ ਲੱਗੇ ਹੁੰਦੇ ਆ ਹਮ ਮੈਂ ਸੁਣਿਆ ਸੀ ਓਥੋਂ ਦੇ ਪਨੀਰ, ਦੁੱਧ, ਪੇੜੇ ਬੜੇ ਮਸ਼ਹੂਰ ਆ? ਹਾਂ ਓਥੋਂ ਦਾ ਪਨੀਰ, ਦੁੱਧ ਰਬੜੀ ਹੈਂ ਬੜੀ ਮਸ਼ਹੂਰ ਹੈਗੀ ਆ ਜੀ। ਅੱਛਾ ਅੱਛਾ ਤੁਸੀਂ ਖਾਦੇ ਸੀ? ਹਾਂ ਅਸੀਂ ਤੇ ਜਾਣੇ ਫਿਰ ਪੇੜੇ ਲੈ ਕੇ ਆਇਦੇ ਆ ਫਿਰ ਤੋਂ, ਹਾਂ।

ਬੜੀ ਸਾਰੀ ਜਗ੍ਹਾ ਹੈਗੀ ਆ ਵ੍ਰਿੰਦਾਵਨ ਦੇ ਵਿਚ। ਵ੍ਰਿੰਦਾਵਨ ਐਵੇਂ ਹੀ ਨਹੀਂ ਕਹਿੰਦੇ ਕਿ ਚੁਰਾਸੀ ਚੁਰਾਸੀ ਜੂਨਾਂ ਦੇ ਵਿਚ ਜਾਣ ਤੋਂ ਬਾਅਦ ਤੇ ਕੀ ਨਾ ਭੁੱਲ ਗਿਆ ਹੈ।

ਏਦਾਂ ਦਾ ਰਾਣੀ ਦੀ ਮੇਹਰਬਾਨੀ ਹੋਵੇ ਤੇ ਬੰਦਾ ਵ੍ਰਿੰਦਾਵਨ ਜਾ ਸਕਦਾ ਹੈ ਨਹੀਂ ਤਾਂ ਨਹੀਂ ਜਾ ਸਕਦਾ। ਅੱਛਾ ਜੀ। ਹਾਂ . ਤੁਸੀਂ ਗਏ ਸੀ ਬਰਸਾਨੇ?

ਬਰਸਾਨੇ ਗਏ ਸੀ ਫਿਰ? ਹਾਂ ਤੇ ਬਰਸਾਨੇ ਵੀ ਗਏ ਸੀ, ਗੋਕੁਲ ਵੀ ਗਏ ਸੀ, ਨੰਦ ਗਾਵ ਵੀ ਗਏ ਸੀ। ਓਥੇ ਕੀ ਹੈਗਾ ਮੰਦਿਰਾਂ ਚ ਉੱਪਰ ਓਹਦੀ ਕੀ ਅਹ ਓਹਦੀ ਕੀ ਮਾਨਤਾ ਹੈ।

ਜਦੋਂ ਓਹਨਾ ਦੇ ਓਹਨਾ ਦੇ ਪਿਤਾ ਜੇ ਦੇ time ਦਾ ਓਹਨਾ ਦੇ ਪਿਤਾ ਜੀ ਹੈਗੇ ਸੀ ਓਹਨਾ ਦੇ ਉਸ time ਦਾ ਮਹਿਲ ਬਣਿਆ ਹੋਇਆ ਵਾ।

ਨਹੀਂ ਪਹਾੜੀ ਇਲਾਕਾ ਨਹੀਂ ਹੈਗਾ, ਤਿੰਨ ਪਹਾੜੀਆਂ ਹੈਗੀਆਂ ਨੇ, ਇੱਕ ਪਹਾੜੀ ਤੇ ਬਣਿਆ ਹੋਇਆ ਹੈ ਇੱਕ ਪਹਾੜੀ ਤੇ ਨੰਦ ਗਾਵ ਬਣਿਆ ਹੋਇਆ ਵਾ। ਇੱਕ ਪਹਾੜੀ ਤੇ ਓਹਨਾ ਨੇ ਉਹ ਚਾਰੋ ਧਾਮ ਬਣੇ ਹੋਏ ਆ। ਅੱਛਾ ਅੱਛਾ।

ਤੇ ਇਸਤਰਾਂ ਤਿੰਨ ਜਗ੍ਹਾ ਬਣੀਆਂ ਹੋਈਆਂ ਵਾ ।

ਹਾਂ ਬੜੀ ਪੌੜੀਆਂ ਹੈਗੀਆਂ ਬੜੀ ਪੌੜੀ ਪੈਂਦੀ ਆ। ਤਿੰਨ ਚਾਰਸੋ ਪੌੜੀ ਜਿਹੜੀ ਚੜਣੀ ਪੈਂਦੀ ਹੈ। ਤਿੰਨ ਚਾਰਸੋ ਪੌੜੀ ਉਤਰਨੀ ਪੈਂਦੀ ਹੈ, ਹੁਣ ਤਾਂ ਓਹਨਾ ਨੇ ਦੂਜਾ ਪਾਸਾ ਵੀ ਰਸਤਾ ਬਣਾ ਤਾ ਵਾ, ਤੁਸੀਂ taxi ਟੁਕਸੀ ਤੋਂ ਵੀ ਜਾ ਸਕਦੇ ਹੋ ਤੁਸੀਂ। ਹਾਂ bike ਤੇ ਵੀ ਜਾ ਸਕਦੇ ਓ। ਉਹ ਓਹਨਾ ਨੇ ਵੱਖਰਾ ਪਾਸਾ ਬਣਾ ਦਿੱਤਾ ਹੈ ਉਹ।

Kilometer ਹੀ ਚੜਣਾ ਪੈਂਦਾ ਬਸ ਤੁਹਾਨੂੰ। ਸਤਿ ਸ੍ਰੀ ਅਕਾਲ ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਾ। ਖਾਨਪੁਰ- ਖਾਨਪੁਰ ਵਿੱਚ ਨਾਨਾ ਨਾਨਾ ਸਾਹਿਬ ਵਿਦਰੋਹੀਆਂ ਦੇ ਆਗੂ ਬਣੇ। ਉਸਨੇ ਆਪਣੇ ਸੈਨਾਪਤੀ ਤਾਂਤੀਆ ਟੋਪੇ ਦੀ ਮਦਦ ਨਾਲ ਜੂਨ ਅਠਾਰਾਂ ਸੌ ਸਤਵੰਜ਼ਾ ਈਸਵੀ ਵਿੱਚ ਅੰਗਰੇਜ਼ਾਂ ਨੂੰ ਹਰਾ ਕੇ ਕਾਨਪੁਰ ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਨਾਨਾ ਸਾਹਿਬ ਨੇ ਆਪਣੇ ਆਪ ਨੂੰ ਪੇਸ਼ਵਾ ਐਲਾਨ ਕੀਤਾ। ਨਾਨਾ ਸਾਹਿਬ ਨੇ ਅੰਗਰੇਜ਼ਾਂ ਸੈਨਾਪਤੀ ਰੋਕ ਪਿਲਰ ਅਤੇ ਉਸਦੇ ਸੈਨਿਕਾਂ ਨੂੰ ਜਿੰਨ੍ਹਾ ਨੇ ਉਸਦੇ ਸਾਹਮਣੇ ਆਪਣੇ ਹਥਿਆਰ ਸੁੱਟ ਦਿੱਤੇ ਸਨ। ਉਹ ਇਹ ਵਿਸ਼ਵਾਸ ਦਿਵਾਇਆ ਕਿ ਉਹ ਉਹਨਾ ਨੂੰ ਸੁਰੱਖਿਅਤ ਢੰਗ ਨਾਲ ਕਿਸ਼ਤੀਆਂ ਰਾਹੀਂ ਇਲਾਹਾਬਾਦ ਜਾਣ ਦਿੱਤਾ ਜਾਵੇਗਾ। ਪਰ ਜਿਵੇਂ ਹੀ ਉਹ ਕਿਸ਼ਤੀਆਂ ਤੇ ਸਵਾਰ ਹੋ ਕੇ ਜਾਣ ਲੱਗੇ ਤਾਂ ਭਾਰਤੀ ਸੈਨਿਕ ਜਰਨਲ ਨੇ ਵੱਲੋਂ ਬਨਾਰਸ ਅਤੇ ਇਲਾਹਾਬਾਦ ਵਿੱਚ ਭਾਰਤੀਆਂ ਤੇ ਕੀਤੇ ਗਏ ਅੱਤਿਆਚਾਰ ਬਾਰੇ ਸੁਣ ਕੇ ਭੜਕ ਉੱਠੇ ਅਤੇ ਅੰਗਰੇਜ਼ ਸੈਨਿਕਾਂ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਭਿਆਨਕ ਮਾਰ ਕੁੱਟ ਵਿੱਚ ਸਿਰਫ ਚਾਰ ਸੈਨਿਕ ਆਪਣੀ ਜਾਨ ਬਚਾ ਸਕੇ। ਇਸ ਤਰ੍ਹਾਂ ਜੁਲਾਈ ਅਠਾਰਾਂ ਸੌ ਸਤਵੰਜ਼ਾਂ ਈਸਵੀ ਨੂੰ ਜਨਰਲ ਹਾਕ ਨੇ ਨਾਨਾ ਸਿੰਘ ਨੂੰ ਇੱਕ ਭਿਆਨਕ ਲੜਾਈ ਵਿੱਚ ਹਰਾ ਕੇ ਕਾਨਪੁਰ ਤੇ ਕਬਜ਼ਾ ਕਰ ਲਿਆ। ਸੱਤ ਨਵੰਬਰ ਨੂੰ ਨਾਨਾ ਸਾਹਿਬ ਨੇ ਫੇਰ ਕਾਨਪੁਰ ਤੇ ਕਬਜ਼ਾ ਕਰ ਲਿਆ। ਇਸ ਲਈ ਉਹ ਪ੍ਰਧਾਨ ਸੈਨਾਪਤੀ ਦੀ ਕੋਲੀਂਨ ਖੈਪਵਾਲ ਨੇ

ਨਾਨਾ ਸਾਹਿਬ ਭੱਜ ਕੇ ਨੇਪਾਲ ਚਲਾ ਗਿਆ ਅਤੇ ਤਾਂਤੀਆ ਟੋਪੇ ਝਾਂਸੀ ਦੀ ਰਾਣੀ ਦੇ ਨਾਲ ਜਾ ਰਲਿਆ। ਲਖਨਊ- ਲਖਨਊ ਅਵਧ ਦੀ ਰਾਜਧਾਨੀ ਸੀ। ਇੱਥੇ ਵਿਦਰੋਹੀਆਂ ਦੇ ਨੇਤਾ ਨਵਾਬ ਬਾਏਜੀਤ ਅਲੀ ਸ਼ਾਹ ਦੀ ਬੇਗਮ ਹਰਜਿਤ ਮੇਹਰ ਬਣੀ। ਇੱਥੇ ਵਿਦਰੋਹ ਦੀ ਅੱਗ ਭੜਕਦਿਆਂ ਹੀ ਵਿਰੋਧੀਆਂ ਨੇ ਕਈ ਅੰਗਰੇਜ਼ਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੈਨਰੀ ਰਾਇਤ ਜਿਹੜਾ ਕਿ ਅਵਧ ਦਾ chief commissioner ਸੀ। ਆਪਣੀ ਜਾਨ ਬਚਾਉਣ ਲਈ ਆਪਣੇ ਸਤਾਰਾਂ ਸੌ ਸੈਨਿਕਾਂ ਦੇ ਨਾਲ ਲਖਨਊ ਦੀ ਬਰਿੱਚਟ ਰੈਜ਼ੀਟੀਸੀ ਵਿੱਚ ਸ਼ਰਨ ਲਈ। ਵਿਦਰੋਹੀਆਂ ਨੇ ਸਿੱਧੀ ਹੀ ਰੈਜ਼ੀਟੀਸੀ ਨੂੰ ਘੇਰ ਲਿਆ। ਉਹਨਾ ਨੇ ਹਨੇਰੀ ਲਾਰੈਂਸ ਸਮੇਤ ਕਈ ਸੈਨਿਕ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। residency ਵਿੱਚ ਘਿਰੇ ਹੋਏ ਲੋਕਾਂ ਦੀ ਮਦਦ ਲਈ ਦੇ ਨਾਲ ਮੁਕਾਬਲਾ ਕਰਦੇ ਹੋਏ ਮਾਰੇ ਗਏ ਇਸ ਤਰ੍ਹਾਂ ਖੋਲ੍ਹੀ ਕੈਂਪਵੇਨ ਮਾਰਚ ਅਠਾਰਾਂ ਸੌ ਅਠਵੰਜ਼ਾ ਈਸਵੀ ਵਿੱਚ ਇੱਕ ਘਮਸਾਣ ਲੜਾਈ ਤੋਂ ਬਾਅਦ ਲਖਨਊ ਤੇ ਆਪਣਾ ਕਬਜ਼ਾ

ਵਿਦਰੋਹ ਵਿਦਰੋਹਾਂ ਨੂੰ ਦਬਾਉਣ ਲਈ ਜਰਨਲ ਨੀਲ ਨੂੰ ਕੰਮ ਸੌਂਪਿਆ ਗਿਆ। ਉਸਨੇ ਆਉਂਦਿਆਂ ਹੀ ਵਿਦਰੋਹੀਆਂ ਤੇ ਜ਼ੁਲਮ ਕੀਤੇ। ਵਿਦਰੋਹੀਆਂ ਦੇ ਨਾਲ ਨਾਲ ਉਸਨੇ ਬੇਕਸੂਰ ਖੂਬਸੂਰਤ ਇਸਤਰੀਆਂ ਅਤੇ ਬੱਚਿਆਂ ਦੀ ਜਾਨ ਮਾਲ ਨਾਲ ਢੰਗ ਨਾਲ ਹੱਤਿਆ ਕਰਵਾ ਦਿੱਤੀ। ਉਹਨਾ ਦੀਆਂ ਲਾਸ਼ਾਂ ਨੂੰ ਦਰੱਖਤਾਂ ਤੇ ਲਟਕਾ ਦਿੱਤਾ ਗਿਆ। ਇਲਾਹਾਬਾਦ- ਜੂਨ ਅਠਾਰਾਂ ਸੌ ਸਤਵੰਜ਼ਾ ਈਸਵੀ ਨੂੰ ਇਲਾਹਾਬਾਦ ਵਿੱਚ ਹੀ ਵਿਦਰੋਹ ਦੀ ਸ਼ੁਰੂਆਤ ਹੋਈ। ਵਿਦਰੋਹੀਆਂ ਨੇ ਕੁੱਝ ਅੰਗਰੇਜ਼ਾਂ ਨੂੰ ਫੜ੍ਹਕੇ ਮੌਤ ਦੇ ਘਾਟ ਉਤਾਰ ਦਿੱਤਾ। ਸ਼ੁਰੂਆਤ ਹੋਈ ਫੇਰ ਤੋਂ ਬਨਾਰਸ ਵਿੱਚ ਹਾਲਾਤ ਤੇ ਕਾਬੂ ਪਾਉਣ ਮਗਰੋਂ ਜਰਨਲ ਜਾਇਦਾਦ ਵੱਲ ਵਧਿਆ। ਉਸਨੇ ਛੇਤੀ ਹੀ ਇਲਾਹਾਬਾਦ ਨੇ ਅਤੇ ਆਪਣਾ ਅਜ਼ਮਾ ਲਿਆ। ਮੱਧ ਭਾਰਤ- ਮੱਧ ਭਾਰਤ ਵਿੱਚ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਨੇ ਵਿਰੋਧੀਆਂ ਦੀ ਅਗਵਾਈ ਕੀਤੀ। ਜੂਨ ਅਠਾਰਾਂ ਸੌ ਸਤਵੰਜ਼ਾ ਈਸਵੀ ਵਿੱਚ ਵਿੱਚ ਝਾਂਸੀ ਦੇ ਸੈਨਿਕਾਂ ਨੇ ਵਿਦਰੋਹ ਦਾ ਝੰਡਾ ਬੁਲੰਦ ਕੀਤਾ। ਇਸ ਕਾਰਨ ਐਗਰੇਜ਼ੀ ਸੈਨਾ ਨੇ ਝਾਂਸੀ ਦੇ ਕਿਲ੍ਹੇ ਤੇ ਇੱਕ ਹਮਲਾ ਕਰ ਦਿੱਤਾ। ਰਾਣੀ ਨੇ ਆਪ ਵੀ ਬੜੀ ਵੀਰਤਾ ਨਾਲ ਅੰਗਰੇਜ਼ਾਂ ਦਾ ਸਾਹਮਣਾ ਕੀਤਾ। ਜਦ ਉਸਨੇ ਵੇਖਿਆ ਕਿ ਕਿਲ੍ਹੇ ਨੂੰ ਬਚਾਉਣ ਨਾਮੁਨਕਿਨ ਹੈ ਤਾਂ ਉਹ ਆਪਣੇ ਪੁੱਤਰ ਨਵੋਦ ਰਾਉ ਨੂੰ ਪਿੱਠ ਤੇ ਬੰਨ੍ਹ ਕੇ ਘੋੜੇ ਤੇ ਸਵਾਰ ਹੋ ਕੇ ਤੂਫਾਨ ਦੀ ਤਰ੍ਹਾਂ ਦੁਸ਼ਮਣਾਂ ਦੀ ਆਫੂਜਾ ਨੂੰ ਚੀਰਦੀ ਹੋਈ ਖਰਵੜੀ ਜਾ ਪਹੁੰਚੀ। ਅੰਗਰੇਜ਼ੀ ਸੈਨਿਕ ਜੋ ਉਸਨੂੰ ਕੈਦ ਕਰਨ ਆਏ ਸੀ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ। ਖਲਵੜੀ ਵਿੱਚ ਤਾਂਤੀਆ ਟੋਪੇ ਵੀ ਰਾਣੀ ਨਾਲ ਆ ਮਿਲਿਆ, ਉਹਨਾ ਦੋਹਾਂ ਨੇ ਮਿਲਕੇ ਗਵਾਲੀਅਰ ਉੱਤੇ ਅਧਿਕਾਰ ਕਰ ਲਿਆ। ਅੰਗਰੇਜ਼ ਕਮਾਂਡਰ ਸਰ ਹਾਊਜ਼ ਨੇ ਗਵਾਲੀਅਰ ਦੇ ਰਾਜੇ ਜੀ ਰਾਉ ਸੀਤੀਆ ਜਿਹੜਾ ਕ੍ਰਿਸਚਨਾਂ ਦਾ ਸੀ ਨਾਲ ਮਿਲਕੇ ਗਵਾਲੀਅਰ ਦੇ ਕਿਲੇ ਤੇ ਹਮਲਾ ਕਰ ਦਿੱਤਾ। ਰਾਣੀ ਅਤੇ ਅਤੇ ਬਹਾਦਰੀ ਨਾਲ ਦੁਸ਼ਮਣ ਦਾ ਸਾਹਮਣਾ ਕੀਤਾ ਅਤੇ ਆਪਣੇ ਲੜਾਈ ਦੇ ਤਾਂ ਇਸ ਤਰ੍ਹਾਂ ਸਤਾਰਾਂ ਜੂਨ ਅਠਾਰਾਂ ਸੌ ਅਠਵੰਜ਼ਾ ਈਸਵੀ ਨੂੰ ਉਹ ਲੜਦੀ ਹੋਈ ਸ਼ਹੀਦ ਹੋ ਗਈ। ਤਾਂਤੀਆ ਟੋਪੇ ਗਵਾਲੀਅਰ ਦੇ ਕਿਲੇ ਤੋਂ ਭੱਜ ਕੇ ਨਿਕਲ ਗਿਆ ਸੀ। ਆਖਿਰ ਨੌ ਅਪ੍ਰੈਲ ਅਠਾਰਾਂ ਸੌਂ ਉਨਾਹਠ ਈਸਵੀ ਨੂੰ ਉਸਨੂੰ ਫੜ੍ਹ ਲਿਆ ਗਿਆ। ਅਤੇ ਅਠਾਰਾਂ ਅਪ੍ਰੈਲ ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ। ਬਦਲੇ ਵਿੱਚ ਖਾਂ ਬਹਾਦਰ ਖਾਨ ਨੇ ਵਿਰੋਧੀਆਂ ਦੀ ਅਗਵਾਈ ਕੀਤੀ। ਉਸਨੇ ਆਪਣੇ ਆਪ ਨੂੰ ਉੱਥੋ ਦਾ ਆਜ਼ਾਦ ਰਾਜਾ ਐਲਾਨ ਕਰ ਦਿੱਤਾ। ਦਾ ਫੈਜ਼ਾਬਾਦ ਦਾ ਮੌਲਵੀ ਇਹਮੋਤੁਰਲਾ ਵੀ ਬਹਾਦਰ ਖਾਨ ਨਾਲ ਮਿਲਿਆ। ਮਈ ਅਠਾਰਾਂ ਸੋੰ ਅਠਵੰਜ਼ਾ ਈਸਵੀ ਵਿੱਚ ਨੇ ਬਰੇਲੀ ਤੇ ਹਮਲਾ ਕਰ ਦਿੱਤਾ। ਬਹੁਤੇ ਥਾਂ ਨੇ ਭਾਰਤੀ ਫੋਜ਼ਾਂ ਤੇ ਡੱਟ ਕੇ ਬਰੇਲੀ ਤੇ ਹਮਲਾ ਕਰ ਦਿੱਤਾ। ਬਹਾ ਬਹਾਦਰ ਖਾਨ ਥਾਂ ਨੇ ਅਹਿਮਦਉੱਲਾ ਅਤੇ ਅੰਗਰੇਜ਼ੀ ਫੋਜ਼ਾਂ ਦਾ ਡੱਟ ਕੇ ਮੁਕਾਬਲਾ ਕੀਤਾ। ਪਰ ਆਖੀਰ ਵਿੱਚ ਉਹਨਾ ਦੀ ਹਾਰ ਹੋਈ। ਅਹਿਮਦਉੱਲਾ ਭੱਜ ਕੇ ਸ਼ਾਹਜਨੂਰ ਚਲਾ ਗਿਆ। ਇਸ ਤਰ੍ਹਾਂ ਬਰੇਲੀ ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ। ਬਿਹਾਰ- ਬਿਹਾਰ ਵਿੱਚ ਜਗ ਜਗਦੀ ਸਤੰਭ ਤੇ ਜਿਮੀਦਾਰ ਰਾਜਾ ਕਬਰ ਸਿੰਘ ਨੇ ਵਿਦਰੋਹੀਆਂ ਦੀ ਅਗਵਾਈ ਕੀਤੀ। ਇਸ ਉਸ ਸਮੇਂ ਉਸਦੀ ਉਮਰ ਅੱਸੀ ਸਾਲ ਸੀ। ਉਸਨੇ ਆਪਣੇ ਸਾਸ਼ਨ ਚਰਚਾ ਦੀ ਘੋਸ਼ਣਾ ਕਰ ਦਿੱਤੀ। ਉਸਨੇ ਅੰਗਰੇਜ਼ੀ ਫੌਜਾਂ ਨੂੰ ਕਈ ਵਾਰ ਹਰਾਇਆ ਅਤੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ। ਉਹ ਰਾਅ ਦੇ ਸਥਾਨ ਤੇ ਅੰਗਰੇਜ਼ਾਂ ਨਾਲ ਹੋਈ ਇੱਕ ਭਿਆਨਕ ਲੜਾਈ ਵਿੱਚ ਜ਼ਖਮੀ ਹੋ ਗਿਆ। ਜਿਸ ਕਾਰਨ ਭਾਰਤ ਦਾ ਇਹ ਮਹਾਂਵੀਰ ਸਤਾ ਸਤਾਈ ਅਪ੍ਰੈਲ ਅਠਾਰਾਂ ਸੌ ਅਠਵੰਜ਼ਾ ਈਸਵੀ ਵਿੱਚ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ। ਇਸ ਤਰ੍ਹਾਂ ਅੰਗਰੇਜ਼ ਅਠਾਰਾਂ ਸੌ ਸਤਵੰਜ਼ਾ ਈਸਵੀ ਦੇ ਮਹਾਨ ਵਿਦਰੋਹ ਨੂੰ ਦਬਾਉਣ ਵਿੱਚ ਸਫਲ ਹੋ ਗਏ। ਵਿਦਰੋਹ ਦਾ ਅਸਫਲ ਦੇ ਕਾਰਨ ਜਿਸ ਵਿੱਚ ਵਿਦਰੋਹ ਵਿੱਚ ਭਾਰਤੀ ਦੀ ਅਸਫਲਤਾ ਵਿੱਚ ਕਾਰਨ ਦਾ ਵਰਣਨ ਵਿੱਚ ਲਈ ਹੈ ਕਿਉਂਕਿ ਇਸ ਵਿੱਚ ਬਹੁਤ ਹੀ, ਸਤਿ ਸ਼੍ਰੀ ਅਕਾਲ। ਹੈਲੋ।

ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ਓ।

ਬੱਸ ਬੱਸ ਵਧੀਆ ਹੋਰ ਘਰ ਪਰਿਵਾਰ ਸਬਠੀਕ ਹੈ। ਘਰ ਪਰਿਵਾਰ ਸਾਰੇ ਵਧੀਆ ਤੁਸੀਂ ਦੱਸੋ ਤੁਹਾਡਾ ਪਰਿਵਾਰ ਕਿਵੇਂ ਆ

ਤੇ ਮੈਂ ਨਾ ਮਤਲਬ ਸੋਚ ਰਹੀ ਸੀ ਕਿ ਉਸ ਦਿਨ ਮੈ ਤੁਹਾਨੂੰ ਸ਼ਾਇਦ ਹੀਰ ਰਾਂਝੇ ਬਾਰੇ ਪੁੱਛ ਰਹੀ ਸੀ ਹੈਨਾ ਤੇ।

ਮਿਰਜ਼ਾ ਸਾਹਿਬ ਭੀ ਇਕ ਪ੍ਰੇਮ ਕਥਾ ਹੈ ਓ ਵੀ ਬਹੁਤ ਫੇਮਸ ਹੈ ਉਹ ਤੇ ਇੰਟ੍ਰਸਟਿੰਗ ਟੌਪਿਕ ਵੀ ਹੈ। ਮੈਨੂੰ ਮਿਰਜ਼ਾ ਸਾਹਿਬ ਬਾਰੇ ਦੱਸ ਸਕਦੇ ਹੋ ਕੁਛ।

ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋ ਇਕ ਹੈਗੀ ਏ ਇਸ ਤੋਂ ਇਲਾਵਾ ਹੀਰ ਰਾਂਝਾ ਸੱਸੀ ਪੁੰਨੁ ਸੋਨੀ ਮਹੀਵਾਲ ਤਿੰਨ ਹੋਰ ਪ੍ਰੀਤ ਕਹਾਣੀਆਂ ਨੇ। ਇਸ ਕਹਾਣੀ ਤੇ ਅਨੇਕ ਕਿੱਸੇ ਥੇ ਪ੍ਰਸੰਦ ਲਿਖੇ ਜਾ ਚੁਕੇ ਨੇ ਲੇਕਿਨ ਸਬ ਤੋਂ ਪ੍ਰਸਿੱਧ ਪੀਲੂ ਦਾ ਹਿੱਸਾ ਹੈ। ਤੇ ਜਿਵੈਂ ਪੰਜਾਬੀ ਗੱਬਰੂਆਂ ਦੀਆਂ ਟਾਹਣੀਆਂ ਵਿਚੋਂ ਕਿਸੀ ਅਸ਼ਿਕਮਿਜ਼ਾਜ਼ ਨੂੰ ਪੁੱਛ ਲਾਵੇ ਕਿਵੈਂ ਆ ਰਾਂਝਿਆ ਤੇ ਅੱਗੋਂ ਅਗਲਾ ਕੇ ਜਵਾਬ ਦੇਂਦਾ ਆ। ਰਾਂਝਾ ਤੇ ਏਵੈ ਡੰਗਰ ਸੀ ਡੰਗਰ ਹੀ ਚਾਰਦਾ ਰਿਹਾ ਰਾਂਝਾ ਨਹੀਂ ਮੈ ਤੇ ਮਿਰਜ਼ਾ ਹਾਂ ਮਿਰਜ਼ਾ।

ਉਨ੍ਹਾਂ ਦੀ ਕਹਾਣੀ ਕੋਈ ਦੱਸ ਸਕਦੇ ਹੋ ਮੇਨੇ ਸੁਣਿਆ ਸੀ ਕਿ ਕਿ ਇੱਦਾ ਕੁਛ ਕਾਫੀ ਸਟੋਰੀ ਵਧੀਆ ਸੀ ਉਨ੍ਹਾਂ ਦੀ ਤੇ ਕੇਂਦੇ ਕਹਾਣੀ ਵੀ ਸੀ ਕੋਈ। ਹਾਂਜੀ ਹਾਂਜੀ ਇਨ੍ਹਾਂਦੀ ਕਹਾਣੀ ਸੀ ਕਿ ਸਾਡੇ ਬੁਜ਼ੁਰਗਾਂ ਦਾ ਮੰਨ ਹੈ ਜੇਦਾ ਪੀਲੂ ਸੀ ਪੀਲੂ ਪਿੰਡ ਵੈਰੋਵਾਲ ਤਹਿਸੀਲ। ਤਾਰਨ ਤਾਰਨ ਜ਼ਿੱਲਾ ਅੰਮ੍ਰਿਤਸਰ ਦਾ ਵਸਨੀਕ ਮੁਸਲਮਾਨ ਜੱਟ ਸੀ ਜਿਹੜਾ ਓਹਦਾ ਜਨਮ ਸੀਗਾ ਪੰਦਰਾਂ ਸੋ ਅੱਸੀ ਈਸਵੀ ਵਿਚ ਹੋਇਆ ਜਿਹੜਾ ਸਾਲ ਦੀ ਉਮਰ ਭੋਗ ਕੇ ਸੋਲਾਂ। ਦੇ ਵਿਚ ਇਕ ਚਕਵਾਲ ਦੇ ਪਿੰਡਮੇਹਰੂ ਪੀਲੂ ਵੇਖੀ ਓਹਦਾ ਦਿਹਾਂਤ ਹੋਗਿਆ ਸੀ

ਉਹ ਬਾਦਸ਼ਾਹ ਜਹਾਂਗੀਰ ਜੋ ਪੰਦਰਾਂ ਸੋ ਉਣੱਤਰ ਤੋਂ ਲੈ ਕੇ ਸੋਲਾਂ ਸੋ ਸਤਾਈ ਵਿਚ ਦੇ ਕਾਰਨ। ਮਤਲਬ ਇਨ੍ਹਾਂ ਦਾ ਜਨਮ ਤੋਂ ਲੈਕੇ ਮੌਤ ਸੀ ਤੇ ਅੰਤਲੇ ਵਿਚ ਅਤੇ ਸ਼ਾਹਜਹਾਨ ਪੰਦਰਾਂ ਸੋ ਬਾਨਵੇਂ ਤੋਂ ਸੋਲਾਂ ਸੋ ਸ਼ਿਆਠ ਦੇ ਸਮੇਂ ਦੇ ਵਿਚ ਹੋਇਆ ਤੇ ਗੁਰੂ ਅਰਜੁਨ ਦੇਵ ਜੀ। ਪੰਦਰਾਂ ਸੋ ਤੇ ਸੋਲਾਂ ਸੋ ਛੇ ਦੀ ਸੰਗਤ ਕਰਨ ਦਾ ਓਥੇ ਮਾਨ ਪ੍ਰਾਪਤ ਸੀ ਹਾਂਜੀ ਜਿਵੇਂ ਮਿਰਜ਼ਾ ਕਾਹਨ ਦਾਨਾਬਾਦ ਦੇ ਖਰਲ ਸਰਦਾਰ ਬਿੰਜਲ ਦਾ ਪੁੱਤਰ ਸੀ। ਅਤੇ ਸਾਹਿਬਾ ਜੋ ਸੀ ਵੋ ਸਰਦਾਰ ਮਾਨੀ ਖਾਨ ਦਧੀ ਸੀ ਤੇ ਮਿਰਜ਼ੇ ਦੇ ਹਾਣ ਦੀ ਸੀ ਦੋਨਾਂ ਦੀ ਉਮਰ ਸੇਮ ਹੀ ਸੀ ਤੇ ਸਾਹਿਬਾ ਮਿਰਜ਼ੇ ਦੇ ਮਾਮੇ ਦੀ ਧੀ ਸੀ। ਸਾਹਿਬਾ ਜੋ ਸੀ ਦੇ ਅਨੁਸਰ ਮਿਰਜ਼ਾ ਸਾਹਿਬਾ ਦਾ ਨੇੜਲਾ ਰਿਸ਼ਤਾ ਭੈਣ ਭਰਾ ਦਾ ਸੀ ਹਾਂਜੀ ਤੇ ਮਿਰਜ਼ਾ ਨੂੰ ਸਾਹਿਬਾ ਦੇ ਘਰ ਰਹਿਣ ਦੀ ਗਰਜ਼ ਨਾਲ ਭੇਜ ਦਿੱਤਾ ਗਿਆ ਤੇ ਤਰਾਹ ਦੋਨੋ ਬਚਪਨ ਤੋਂ ਇਕੱਠੇ ਖੇਲਦੇ ਪੜਦੇ ਵੱਡੇ ਹੋ ਗਏ ਤੇ ਜਿਹੜੀ ਸਾਹਿਬਾ ਸੀ ਸਾਹਿਬਾ ਦੀ ਸੁੰਦਰਤਾ ਨੂੰ ਬਿਆਨ ਕਰਦਾ ਤੇ ਪੀਲੂ ਕਹਿੰਦਾ ਹੁੰਦਾ ਸੀ ਕਿ। ਸਾਹਿਬਾ ਗਈ ਤੇਲ ਨੂੰ ਗਈ ਪੰਸਾਰੀ ਦੀ ਨਾ ਜਾਣੇ ਤਕੜੀ ਹਾਰ ਨਾ ਜਾਣੇ ਵੱਟ। ਤੇਲ ਪੁਲਾਵੇ ਪੁੱਲਾਵਾਨੀਆਂ ਦਿੱਤਾ ਸ਼ਇਦ ਉਲਟ ਬਣ ਗਵਾਲੇ ਵਾਣੀਆਂ ਬਲਤ ਗਵਾਲੇ ਜੱਟ। ਹਾਂਜੀ। ਤੇ ਜਿਹੜਾ ਮਿਰ ਹਾਂਜੀ ਜਿਹੜਾ ਮਿਰਜ਼ਾ ਸਾਹਿਬਾ ਨਾਲੋਂ ਉਮਰ ਵਿੱਚ ਬਹੁਤ ਵੱਡਾ ਵਿੱਚ ਥੋੜਾ ਹੀ ਵੱਡਾ ਸੀ ਤੇ ਓਹਨੂੰ ਪੜਦਿਆਂ ਪਿਆਰ ਪੈ ਗਿਆ ਸੀ। ਪੀਲੂ ਲਿਖਦਾ ਸਾਹਿਬਾ ਪੜ੍ਹੇ ਪੱਟੀਆਂ ਤੇ ਮਿਰਜ਼ਾ ਪੜ੍ਹੇ ਕੁਰਾਨ।

ਵਧੀਆ ਲਿਖਿਆ ਪੀਲੂ ਨੇ ਤੇ ਓਹਨਾ ਨੇ ਹਾਂਜੀ ਹਾਂਜੀ ਸਾਹਿਬਾ ਦੀ ਮੰਗਣੀ ਕਹਿੰਦੇ ਕਿਤੇ ਹੋਰ ਹੋ ਗਈ ਸੀ ਸਾਹਿਬਾ ਦੀ ਜਿਹੜੀ ਮੰਗਣੀ ਸੀਗੀ ਓ ਕਿਸੀ ਹੋਰ ਜਗਾ ਹੋ ਗਈ ਸੀ ਹਾਂਜੀ ਹਾਂਜੀ ਲੇਕਿਨ ਜਦੋ ਸਾਹਿਬਾ ਨੂੰ ਤਾਹਿਰ ਖਾਨ ਦੇ ਨਾਲ ਵਿਆਹਿਆ ਜਾਣ ਲੱਗਿਆ ਤੇ ਸਾਹਿਬਾ ਨੇ ਬ੍ਰਾਹਮਣ ਨੂੰ ਮਿਰਜੇ ਦੀ ਦੋਸਤੀ ਦਾ ਵਾਅਦਾ ਦੇ ਕੇ। ਦਾਨਾਬਾਦ ਜਾਣ ਲਈ ਰਾਜੀ ਕੀਤਾ ਫਿਰ ਉਸ ਹੱਥ ਸੁਨੇਹਾ ਭੇਜਿਆ ਗਿਆ ਕਿ ਉਹ ਆ ਕੇ ਉਸਨੂੰ ਨਾਲ ਕਿਤੇ ਨਿਭਾਏ। ਫਿਰ ਉਸ ਦਿਨ ਜਦੋ ਘਰ ਵਿਚ ਬਿੰਜਲ ਦੀ ਧੀ ਦਾ ਵਿਆਹ ਰੱਖਿਆ ਗਿਆ ਸੀ ਫੇਰ ਭੈਣ ਦੀ ਵਿਦਾਈ ਤੋਂ ਪਹਿਲਾ ਮਿਰਜ਼ੇ ਨੂੰ ਮਿਰਜੇ ਨੇ ਜਾਣ ਦੀ ਥਾਂ ਲਈ। ਫਿਰ ਸਾਰਾ ਪਰਿਵਾਰ ਜੋ ਸੀ ਉਸਦੀਆਂ ਮਿੰਨਤਾਂ ਕਰਨ ਲੱਗ ਗਿਆ ਤੇ ਮਾਂ ਤੇ ਭੈਣ ਨੇ ਮਾਂ ਤੇ ਭੈਣ ਨੇ ਵਾਸਤੇ ਪਾਏ ਇਤਿਹਾਸ ਦੇ ਹਵਾਲੇ ਦੇ ਕ ਸਮਝਾਇਆ। ਫਿਰ ਪੀਲੂ ਦੇ ਕਿੱਸੇ ਅਨੁਸਾਰ ਮਿਰਜ਼ੇ ਦਾ ਜਿਹੜਾ ਪਿਓ ਸੀ ਪਿਓ ਪੁੱਤਰ ਨੂੰ ਸਮਝਾਉਂਦਿਆਂ ਹੋਇਆਂ ਕਹਿੰਦਾ ਸੀ ਕਿ ਦੀ ਦੋਸਤੀ ਖਰੀ ਜਿਨ੍ਹਾਂ ਦੀ ਮੱਤ। ਏ ਹਾਸੇ ਸੁਣਾਉਂਦੀਆਂ ਯਾਰੀਆਂ ਤੇ ਰੋ ਰੋ ਦੇਂਦੀਆਂ ਦੱਸ

ਆਹ ਮਤਲਬ ਕਿ ਕਹਿੰਦੇ ਕਿ ਸਾਹਿਬਾ ਬਰਦਾਸ਼ ਨਹੀਂ ਕਰ ਸਕੀ ਤੇ ਓਹਨੇ ਖੁਦਖੁਸ਼ੀ ਕਰਲੀ। ਜੋ ਸਾਹਿਬ ਸੀ ਆਹ ਜਿਵੇਂ ਇਸ਼ਕ ਦੀ ਰੀਤ ਅਨੁਸਾਰ ਜਿਹੜਾ ਮਿਰਜ਼ਾ ਸੀ ਉਹ ਟਾਲਿਆ ਨਹੀਂ ਸੀ ਤੇ ਆਪਣੀ ਬੱਗੀ ਸੇ ਸਵਾਰ ਹੋਕੇ ਪਿੰਡ ਆ ਪਹੁੰਚਿਆ ਫਿਰ।

ਫਿਰ ਜਦੋਂ ਮਿਰਜ਼ਾ ਸਾਹਿਬਾ ਨੂੰ ਕੱਡ ਕੇ ਲੈ ਜਾਂਦਾ ਲੇਕਿਨ ਛਾਂਵ ਛਾਵੇਂ ਆਰਾਮ ਕਰ ਰਹੇ ਹੁੰਦੇ ਆ ਤੇ ਮਿਰਜ਼ਾ ਸੋ ਜਾਂਦਾ।

ਉਹ ਜਾਣਦੀ ਸੀ ਕਿ ਮਿਰਜੇ ਦਾ ਨਿਸ਼ਾਨਾ ਜਿਹੜਾ ਖਾਲੀ ਨਹੀਂ ਜਾਂਦਾ ਤੇ ਜੇਕਰ ਮਿਰਜ਼ਾ ਨਿਸ਼ਾਨਾ ਲਾਵੇਗਾ ਤੇ ਉਸਦਾ ਭਰਾ ਹੀ ਜਾਵੇਗਾ ਤੇ ਇਸ ਕਰਕੇ ਉਹ ਇਹ ਭਰਮ ਸੀ ਕਿ ਉਸਨੇ ਮਿਨ। ਕਿ ਤਰਲੇ ਸੁਣੇ ਕਿ ਉਸਦੇ ਭਰਾ ਮਿਰਜੇ ਤੇ ਤਰਸ ਖਾ ਲੈਣਗੇ ਫਿਰ ਉਸਨੂੰ ਮਾਫ ਕਰਦੇਣਗੇ ਲੇਕਿਨ ਉਸਦੀ ਸੋਚ ਦੇ ਉਲਟ ਉਸਦੇ ਭਰਾ ਮਿਰਜੇ ਤੇ ਹਮਲਾ ਕਰ ਦਿੰਦੇ ਹੈ। ਫੇਰ ਉਸਨੂੰ ਮਾਰ ਦੇਂਦੇ ਹੈ ਤੇ ਸਾਹਿਬਾ ਇਹ ਗੱਲ ਬਰਦਾਸ਼ ਨਹੀਂ ਕਰ ਪਾਉਂਦੀ ਤੇ ਤਲਵਾਰ ਮਾਰ ਕੇ ਖੁਦ ਖੁਸ਼ੀ ਕਰ ਲੈਂਦੀ ਹੈ। ਹਾਂਜੀ ਹਾਂਜੀ ਮਤਲਬ ਸਾਡਾ ਪੁਰਾਤਨ ਸਾਹਿਤ ਜਿਹੜਾ ਉਹ ਜਿਆਦਾਤਰ ਅੱਠ ਕਥਨੀਆਂ ਜਿਹੜੀਆਂ ਓਹਦੇ ਚ ਭਰਪੂਰ ਆ ਅਹ ਸਾਡੇ ਪੁਰਾਤਨ ਦੇ ਜ਼ਿਆਦਾਤਰ ਅੱਠ ਕਥਨੀਆਂ ਹੀਰ ਦੇ ਕਿੱਸੇ ਵਿੱਚ ਵਾਰਿਸ ਸ਼ਾਹ ਨੇ ਹੀਰ ਦੀਆਂ ਸੱਤ ਅਤੇ ਸਹੇਲੀਆਂ ਸਨ। ਜੋ ਹਜ਼ਮ ਕਰਨਾ ਕਠਿਨ ਜਾਪਦਾ ਹੈ ਜਿਵੇਂ ਪੀਲੂ ਨੇ ਵੀ ਮਿਰਜ਼ੇ ਦੇ ਹੱਥੇ ਵਿੱਚ ਤਿੰਨ ਸੋ ਤੀਹ ਦੱਸੇ ਸਨ ਲੇਕਿਨ ਜੋ ਸੰਭਵ ਹੈ। ਮਿਰਜ਼ੇ ਜੁਬਾਨ ਦੀ ਦੇਂਦਾ ਸਿਆਲਾਂਨੂੰ ਵੰਡ ਭਲਿਓ ਮਾਣਸੋ ਫਿਰ ਟੀਨ ਸੋ ਵੀਰਾ ਵਾਲਾ ਜਿਹੜਾ ਕੋਈ ਪੱਤਾ ਨਹੀਂ ਹੁੰਦਾ ਗੱਪ ਮਾਰਨ ਵੀ ਕੋਈ ਸੀਮਾ ਹੁੰਦਾ ਹੈ।

ਤੇ ਕਹਿੰਦਾ ਵੀ ਹੁੰਦਾ ਸੀ ਮੈਂ ਤਰਕ੍ਸ਼ਿ ਦੇਵਾਂ ਸਾਲਿਆਂ ਨੂੰ ਵੰਡ ਹਾਂਜੀ ਹਾਂਜੀ ਇਕ ਮੈਨੂੰ ਏ ਦੱਸੋ ਕਿ ਕਹਿੰਦੇ ਕਿ ਪਤਾ ਨੀ ਕਿਉਂ ਇਕ ਗੱਲ ਮੇਰੀ ਹਲਾਕ ਵਿੱਚੋ ਉਤਾਰਦੀ ਨਹੀਂ ਹੈ ਕਿ ਮੁੰਡਿਆਂ ਦੇ ਹੁੰਦਿਆਂ ਕੁੜੀ ਦੇ ਜਨਮ ਤੇ। ਖੁਸ਼ੀ ਨਹੀਂ ਮਨਾਉਂਦਾ ਵੱਡੀ ਹੋ ਕੇ ਚੰਨ ਚਾੜੇਗੀ ਹਾਂਜੀ ਪਤਾ ਨਹੀਂ ਕਿਉਂ ਇਹ ਗੱਲ ਮੇਰੇ ਹਲ ਕਵਿੱਚੋ ਉਤਰਦੀ ਨਹੀਂ ਹੈ ਕਿ ਮੁੰਡਿਆਂ ਦੇ ਹੁੰਦਿਆਂ ਵੀ ਖੁਸ਼ੀ ਵਿਖਾਉਣ ਕੁੜੀਆਂ ਦੇ ਜਨਮ ਤੇ। ਕਿ ਇਸ ਲਈ ਖੁਸ਼ੀ ਮਨਾਉਂਦਾ ਹੈ ਕਿ ਵਾਦੀ ਹੋ ਕ ਚੰਦ ਚਾੜੇਗੀ ਹੈ ਨਾ ਓ ਭੀ ਉਸ ਸਮੇਂ ਜਦੋ ਕੁੜੀਆਂ ਨੂੰ ਜਨਮ ਦੇਂਦੇ ਹੀ ਧਰਤੀ ਵਿਚ ਦੱਬ ਜਾਂਦੇ ਸੀ. ਫਿਰ ਜੇ ਖੀਵਾ ਖਾਣ ਜ਼ਿਆਦਾ ਹੀ ਅਗਾਂਹ ਵਧੂ ਖਿਆਲਾਂ ਦਾ ਸੀ ਤੇ ਸਾਹਿਬਾ ਦੇ ਪ੍ਰੇਮ ਵਿਆਹ ਤੇ ਵੀ ਉਸਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਹਾਂਜੀ।

ਤਿੰਨ ਪੀੜ ਰਿਹਾ ਹੋਗਏ ਚੋਰ ਚਪੱਟ ਬੰਦ ਪੰਚਵਾਂ ਕਿੱਸਾ ਮਿਰਜ਼ਾ ਸਾਹਿਬ ਪੀਲੂ। ਫਿਰ ਇਹ ਸੋਚਣ ਨੂੰ ਮਜਬੂਰ ਹੋਣਾ ਪੈਂਦਾ ਹੈ ਕਿ ਜਿਹੜੀ ਸਮੇਂ ਕਿੰਨਾ ਵੱਡਾ ਸ਼ਹਿਰ ਜਾਂ ਪਿੰਡ ਹੋਵੇਗਾ ਹੋਵੇਗਾ ਜਿਥੇ ਅਵਾਰਾ ਗਰਦੀ ਕਰਦੀ ਫਿਰਦੀ ਸਾਹਿਬਾ। ਚੋਰ ਚਪੱਟ ਕਰ ਦਿੰਦੀ ਹੈ

ਹਾਂਜੀ ਬਾਰੇ ਦੱਸਣ ਜਾ ਰਹੀ ਹਾਂ ਵਿਗ ਵਿਗਿਆਨ ਦੀ ਦੇਣ ਅਜੋਕੇ ਸਮੇਂ ਵਿਗਿਆਨ ਨੇ ਮਨੁੱਖੀ ਸਭਿਆਤਾ ਦੀ ਤਸ਼ਵੀਰ ਬਦਲ ਕੇ ਰੱਖ ਦਿੱਤੀ ਹੈ, ਵਿਗਿਆਨਕ ਖੋਜਾਂ ਦੁਆਰਾ ਮਨੁੱਖ ਨੇ ਅਸੰਭ ਸੰਭਵ ਕਰਕੇ ਦਿਖਾਇਆ ਹੈ ਵਿਗਿਆਨ ਨੇ ਸੰਸਾਰ ਨੂੰ ਇੱਕ ਪਿੰਡ ਜਾਂ ਸ਼ਹਿਰ ਵਾਂਗ ਬਣਾ ਦਿੱਤਾ ਹੈ ਸੰਸਾਰ ਦੇ ਖੇਤਰ ਵਿੱਚ ਵਿਗਿਆਨ ਨੇ ਤਬਦੀਲੀਆਂ ਲਿਆਂਦੀਆਂ ਹੈ, ਆਧੁਨਿਕ ਸੰਚਾਰ ਦੇ ਆਧਾਰ ਦੀ ਮਦਦ ਨਾਲ ਮਨੁੱਖ ਦੁਆਰਾ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬਹੁਤ ਥੋੜੇ ਸਮੇਂ ਵਿੱਚ ਆਪਣਾ ਸ ਸੁਨੇ ਸੁ ਸੁਨੇਹਾ ਪਹੁੰਚਾ ਸਕਦਾ ਹੈ। ਡਾਕ ਤੇ ਤਾਰ ਪ੍ਰਬੰਧ, ਡਾਕ ਤੇ ਤਾਰ ਪੁਰਾਣੇ ਸਮੇਂ ਤੋਂ ਵਰਤੇ ਜਾ ਰਹੇ ਸੰਚਾਰ ਦੇ ਸਾਧਨ ਹਨ, ਇਹਨਾਂ ਰਾਹੀਂ ਅਸੀਂ ਘਰ ਬੈਠੇ ਹੀ ਆਪਣਾ ਸੁਨੇਹਾ ਲਿਖਤੀ ਰੂਪ ਵਿੱਚ ਦੂਰ ਰਹਿੰਦੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ, ਵ ਵਰਤਮਾਨ ਸਮੇਂ ਮੋਬਾਈਲ ਤੇ internet ਵਰਗੇ ਵਿਕਸਿਤ ਸੰਚਾਰ ਦੇ ਆਧਾਰ ਦੇ ਆਉਣ ਕਰਕੇ ਇਹਨਾਂ ਦੀ ਵਰਤੋਂ ਘਟੀ ਹੈ, ਸਾਡੇ ਦੇਸ਼ ਵਿੱਚ ਤਾਰ ਪ੍ਰਬੰਧ ਨੂੰ ਬੰਦ